ਜਿਹਦੇ ਵਿਚੋਂ ਇੱਕ ਸ਼ਿਵ ਜੀ ਦਾ ਮੰਦਰ ਹੈ ਤੇ ਇੱਕ ਨੈਣਾ ਦੇਵੀ ਵਾਲੀ ਮਾਤਾ ਦਾ ਮੰਦਰ ਹੈ ਅੱਛਾ ਸਾਡੇ ਤਾਂ ਸ਼ਹਿਰ ਦੇ ਵਿੱਚ ਤਾਂ ਬੜੇ ਮੰਦਰ ਹੈਗੇ ਆ ਜਿਵੇਂ ਸ਼ਿਵ ਜੀ ਦਾ ਮੰਦਰ ਹੈ ਬ੍ਰਹਮ ਘਾਟ ਹੈ ਉਸ਼ਾ ਮਾਤਾ ਜੀ ਦਾ ਮੰਦਰ ਹੈ ਕਾਲੀ ਮਾਤਾ ਦਾ ਮੰਦਰ ਹੈਗਾ ਇੱਥੇ ਮਤਲਬ ਕਾਫੀ ਮੰਦਰ ਹੈ ਤੁਹਾਡੇ ਮਤਲਬ ਲੱਗਦਾ ਵੀ ਤੁਸੀਂ ਉੱਥੇ ਮੰਦਰ ਦੇ ਵਿੱਚ ਕਿੰਨਾ ਕ ਰਸ਼ ਹੋ ਜਾਂਦਾ ਪਿੰਡ ਚ ਸਾਡੇ ਸ਼ਿਵਰਾਤਰੀ ਦੇ ਮੋਕੇ ਤੇ ਕਾਫੀ ਰਸ਼ ਹੋ ਜਾਂਦਾ ਜਿਵੇਂ ਜਾਂ ਫ਼ੇਰ ਆਪਣਾ ਨਵਰਾਤਰੇ ਹੋ ਜਾਣੇ ਆ ਉਹਨਾ ਦਿਨਾ ਵਿੱਚ ਤੁਸੀਂ ਵੀ ਸ਼ਿਵਰਾਤਰੀ ਦਾ ਵਰਤ ਰੱਖਦੇ ਹੋ ਸ਼ਿਵਰਾਤਰੀ ਦਾ ਵਰਤ ਮੈਂ ਕਾਫੀ time ਤੋਂ ਰੱਖਦੀ ਆ ਰਹੀ ਹਾਂ ਇਸਦਾ ਮੰਨਣਾ ਇਹ ਹੈ ਕੀ ਇਸਨੂੰ ਸਤਾਰਾਂ ਵਰਤਾ ਜਿੰਨਾ ਫਲ ਮਿਲਦਾ ਇੱਕ ਵਰਤ ਰੱਖਣ ਨਾਲ

ਇੱਕ ਵਰਤ ਸੋਲਾਂ ਸੋਮਵਾਰ ਦੇ ਵਰਤ ਦੇ ਬਰਾਬਰ ਹੁੰਦਾ

ਤੇ ਉਹਦੇ ਵਿੱਚ ਪਤਾ ਕੀ ਹੈਗਾ ਜਿਵੇਂ ਸ਼ਿਵ ਜੀ ਦਾ ਵਰਤ ਹੈਗਾ ਜਿਹੜਾ ਉਹਦੇ ਵਿੱਚ ਮੈਂ ਅਸੀਂ ਵੀ ਰੱਖਦੇ ਹੈਗੇ ਹਾਂ ਤੁਸੀਂ ਕੀ ਖਾਂਦੇ ਓ ਉਹਦੇ ਵਿੱਚ ਆਲੂ ਵਗੈਰਾ ਜਿਵੇਂ ਹਨਾ ਫਲਾਲ ਹੋਗੀ

ਜਿਵੇਂ ਉਗਲਿਆ ਦਾ ਆਟਾ ਜਿਹੜਾ ਹੁੰਦਾ ਹੈਗਾ ਆਪਾਂ ਉਹਦੇ ਪੁੜੇ ਜੇ ਬਣਾ ਕੇ ਖਾ ਲੈਂਨੇ ਆ ਤੇ ਤੁਹਾਡੇ ਜਿਹੜੇ ਮੰਦਰ ਨੇ ਉੱਥੇ ਸ਼ਿਵ ਜੀ ਦਾ ਮੰਦਰ ਤੇ ਇੱਕ ਤੁਸੀਂ ਦੂਜਾ ਕਿਹੜਾ ਕਿਹਾ ਨੈਣਾ ਦੇਵੀ ਵਾਲੀ ਮਾਤਾ ਦਾ ਮੰਦਰ

ਹਾਂਜੀ ਹਾਂਜੀ ਉਹ ਨਾ ਮਤਲਬ ਸਾਡੇ ਜੋਤ ਨਿੱਕਲੀ ਸੀ ਫ਼ੇਰ ਉੱਥੋਂ ਮਤਲਬ ਉਹਨਾ ਨੂੰ ਸੁਪਨੇ ਚ ਦਿਖੇ ਸੀਗੇ ਪੰਡਿਤ ਜੀ ਨੂੰ ਮਾਤਾ ਜੀ ਵੀ ਮੇਰੀ ਸਥਾਪਨਾ ਕਰੋ ਈ ਪਿੰਡ ਦੇ ਇਸ ਨਗਰ ਦੇ ਅੰਦਰ ਅੱਛਾ ਉਹ ਪੰਡਿਤ ਜੀ ਫ਼ੇਰ ਪਿੰਡ ਦੇ ਵਿੱਚ ਹੀ ਰਹਿੰਦੇ ਨੇ ਜਾਂ ਫ਼ੇਰ ਕਿਤੋਂ ਸ਼ਹਿਰੋ ਤੋਂ ਆਉਂਦੇ ਨੇ

ਤੇ ਮਤਲਬ ਉਹ ਸਵੇਰੇ daily ਜੋਤ ਲੱਗਦੀ ਹੈ

ਅੱਛਾ ਤੇ ਉਹਦੇ ਵਿੱਚ ਪਤਾ ਕੀ ਹੈਗਾ ਜਿਹੜੀ ਜੋਤ ਜਗਦੀ ਪਈ ਆ ਸਾਡੇ ਸ਼ਿਵ ਜੀ ਦੇ ਮੰਦਰ ਦੇ ਵਿੱਚ ਵੀ ਇਸ ਤਰ੍ਹਾਂ ਈ ਹੈਗਾ ਜਿਵੇਂ ਸ਼ਿਵਰਾਤਰੀ ਦਾ ਵਰਤ ਤੁਹਾਨੂੰ ਦੱਸਿਆ ਹੈਗਾ ਅਸੀਂਨਾ ਨਿਲਾਫ਼ ਜਾਂ ਅਰੁਨਾਏ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਅਸੀਂ ਉੱਥੇ ਜਾਂਦੇ ਹੈਗੇ ਹਾਂ

ਉਹਦੇ ਵਿੱਚ ਦੱਸਦੇ ਏ ਵੀ ਜਿਹੜਾ ਸ਼ਿਵ ਲਿੰਗ ਬਣਿਆ ਸੀ

ਪ੍ਰਗਟ ਹੋਇਆ ਸੀ ਤੇ ਦੂਸਰੀ ਗੱਲ ਇਹ ਹੈ ਉਹਦੇ ਤੇ ਕੋਈ ਬੰਦਾ ਪੇੜ ਕੱਟਦਾ ਹੋਣਾ ਪੇੜ ਕੱਟਦੇ ਕੱਟਦੇ ਕੁਲਹਾੜੀ ਉਹਨਾ ਦੇ ਵੱਜੀ ਤਾਂ ਉੱਥੋਂ ਮਤਲਬ ਉਸ ਇਹ ਸ਼ਿਵ ਲਿੰਗ ਦੇ ਵਿਚੋਂ ਮਤਲਬ blood ਨਿਕਲ ਆਇਆ ਸੀ ਮਤਲਬ ਜਾਨੀ ਕੇ ਵੀ ਉਹਦੀ ਜਿਹੜੀ ਸਥਾਪਨਾ ਸ਼ਿਵ ਲਿੰਗ ਦੀ ਹੋਈ ਪਈ ਸੀ ਉਹਦੇ ਅੰਦਰੋਂ blood ਨਿਕਲਿਆ ਸੀ ਹਾਂਜੀ ਜਿਹੜੀ ਸ਼ਿਵ ਲਿੰਗ ਦੀ ਪਿੰਡੀ ਹੁੰਦੀ ਆ ਤੇ ਸ਼ਿਵਲਿੰਗ ਬਣਿਆ ਹੁੰਦਾ ਜਿਹਦੇ ਵਿੱਚ ਉਹ ਉਸ ਦੇ ਉੱਤੇ ਕੁਲਹਾੜੀ ਲੱਗੀ ਸੀ ਦਰਖਤ ਤੇ ਮਾਰਨ ਲੱਗਾ ਸੀਗਾ ਕੋਈ ਬੰਦਾ

ਤੇ ਬਾਕੀ ਜਿਹੜੇ ਆਪਣੇ ਸੀਵ ਜੀ ਦਾ ਮੰਦਰ ਹੈਗਾ ਉਹਦੇ ਤੇ ਆਪਾਂ ਜਦੋਂ ਪੂਜਾ ਕਰਦੇ ਹੈਗੇ ਹਾਂ ਜਿਵੇਂ ਕਹਿ ਦਿੰਦੇ ਨੇ ਵੀ ਸੋਲਾਂ ਸੋਮਵਾਰ ਜਿਹੜਾ ਵਰਤ ਰੱਖਦੇ ਨੇ ਉਹਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ ਉਹ ਜਿਹੜਾ ਮਤਲਬ ਅਧਿਆਪਨ ਕਰਨਾ ਹੁੰਦਾ end ਹੁੰਦਾ ਉਹਦੇ ਵਿੱਚ ਕੀ ਹੁੰਦਾ ਮਤਲਬ ਸੋਲਾਂ ਸੋਮਵਾਰ ਦੇ ਵਰਤ ਦੇ end ਵਿੱਚ ਤੁਹਾਨੂੰ ਪਤਾ ਕੁੱਛ ਉਹਦੇ ਵਿੱਚ ਕਾਫੀ ਸਾਰਾ ਸਮਾਨ ਸਮੱਗਰੀ ਇੱਕਠੀ ਕੀਤੀ ਜਾਂਦੀ ਹੈ ਜਿਵੇਂ

ਤਾਂ ਸੋਲਾਂ ਸਤਾਰਾਂ ਤਰ੍ਹਾਂ ਦੇ ਫੱਲ ਤੇ ਸਤਾਰਾਂ ਤਰ੍ਹਾਂ ਦੇ ਪੱਤੇ

ਪੱਤੇ ਹੁੰਦੇ ਨੇ ਬੇਲ ਪੱਤੇ ਹਨਾ ਬੇਲ ਪੱਤਰ ਹੁੰਦਾ ਜਿਹਦੇ ਵਿੱਚ ਤਿੰਨ ਪੱਤੇ ਜੁੜ ਕੇ ਆਉਂਦੇ ਨੇ ਉਹ ਜਿਵੇਂ ਸ਼ਿਵ ਜੀ ਦਾ ਈ ਰੂਪ ਹੈ ਜਿਵੇਂ ਸ਼ਿਵ ਪਾਰਵਤੀ or ਗਣੇਸ਼ ਮਹਾਰਾਜ ਜੀ ਇਹਨਾ ਦੀ ਜਿਵੇਂ ਗਣੇਸ਼ ਜੀ ਦੀ ਸਭ ਤੋਂ ਪਹਿਲਾਂ ਹੁੰਦੀ ਹੈ ਸ਼ਿਵਜੀ ਦੀ ਪੂਜਾ ਹੋਣ ਤੋਂ ਪਹਿਲਾਂ ਹਾਂ ਸਾਡੀ ਵੀ ਜਿਹੜਾਸੀ ਮੈਂ ਤੁਹਾਨੁੰ ਬ੍ਰਹਮ ਘਾਟ ਦਾ ਮੰਦਰ ਦਸ ਰਹੀ ਹਾਂ ਨਾ ਉਹ ਵੀ ਬੜਾ ਪ੍ਰਾਚੀਨ ਮੰਦਰ ਹੈਗਾ ਤੇ ਕਾਫੀ ਸੋ ਸਾਲ ਪੁਰਾਣਾ ਮੰਦਿਰ ਹੈ ਉਹ

ਇਹ ਬਸੀ ਪਠਾਣਾ ਦੇ ਵਿੱਚ ਜਿੱਥੇ ਉਸ਼ਾ ਮਾਤਾ ਜੀ ਦਾ ਮੰਦਿਰ ਏ ਨਾ ਉਹਦੀ backside ਤੇ ਹੀ ਪੈਂਦਾ ਇਹ ਮੰਦਿਰ ਮਤਲਬ ਇਹ ਬਹੁਤ ਪ੍ਰਾਚੀਨ ਮੰਦਿਰ ਹੈ ਇਹਦੇ ਵਿੱਚ ਮਤਲਬ ਕੋਈ ਮੂਰਤੀ ਵਗੈਰਾ ਨਹੀਂ ਰੱਖੀ ਹੋਈ ਉੱਥੇ ਨਾ ਕਿਸੇ ਕੋਈ ਬਾਬਾ ਜੀ ਨੇ ਜਿੰਨਾ ਕ ਮਤਲਬ ਮੈਨੂੰ ਪਤਾ ਉਹਨਾ ਨੇ ਨਾ ਉੱਥੇ ਇੱਕ ਲੱਤ ਕੱਟੀ ਵੀ ਸੀ ਲੱਤ ਕੱਟੀ ਵੀ ਰੱਖੀ ਵੀ ਹੈਗੀ ਆ ਲੋਕ ਉਹਦੀ ਪੂਜਾ ਕਰਦੇ ਨੇ ਹਰ ਸ਼ਨੀਵਾਰ ਉੱਥੇ ਮਹਾਂ ਦੀ ਦਾਲ ਤੇ ਤੇਲ ਵੀ ਚੜਦਾ ਹੈਗਾ

ਉਸ ਮੰਦਿਰ ਨੂੰ ਬ੍ਰਹਮ ਘਾਟ ਦਾ ਮੰਦਿਰ ਦੇ ਨਾਲ ਨਾਲ ਸ਼ਨੀ ਦਾ ਮੰਦਿਰ ਵੀ ਮਤਲਬ ਉਹਦੇ ਨਾਲ ਹੀ ਬਣਿਆ ਹੈ ਜਿਹਨੂੰ ਕੇ ਰਾਮ ਮੰਦਿਰ ਦਾ ਨਾਮ ਦਿੱਤਾ ਗਿਆ ਉੱਥੇ ਜਿਹੜਾ ਹੈਗਾ ਹੈ ਹਰ ਸ਼ਨੀਵਾਰ ਨੂੰ ਤੇਲ ਤੇ ਮਹਾਂ ਦੀ ਦਾਲ ਜਿਵੇਂ ਤੁਹਾਨੂੰ ਦੱਸਿਆ ਚੜਦੀ ਹੈਗੀ ਆ ਤੇ ਉੱਥੇ ਨਾ ਪ੍ਰਸ਼ਾਦ ਜਿਹੜਾ ਹੈਗਾ black ਚਨਿਆ ਦਾ ਪ੍ਰਸ਼ਾਦ ਮਿਲਦਾ ਹੈਗਾ ਉਸ ਮੰਦਿਰ ਦੇ ਵਿੱਚ ਬ੍ਰਹਮ ਘਾਟ ਦੇ ਵਿੱਚ ਤੇ ਉਸ ਤੋਂ ਇਲਾਵਾ ਮਤਲਬ ਉੱਥੇ ਹੋਰ ਵੀ ਕਈ ਮੂਰਤੀਆਂ ਰੱਖੀਆਂ ਗਈਆਂ ਨੇ ਵੀ ਸ਼ਨੀ ਦੇਵਤਾ ਬ੍ਰਹਮ ਘਾਟ ਦੀ ਕਾਫੀ ਮੂਰਤੀਆਂ ਨੇ ਮਤਲਬ ਉਹਨਾ ਮੂਰਤੀਆਂ ਦੀ ਸਥਾਪਨਾ ਉੱਥੇ ਹੀ ਕੀਤੀ ਗਈ ਸੀ ਸਾਡੇ ਵੀ ਮੰਦਿਰ ਵਿੱਚ ਜਿਵੇਂ ਦੁਰਗਾ ਮਾਤਾ ਦਾ ਹਨੁਮਾਨ ਜੀ ਦੀ ਮੂਰਤੀ ਸਭ ਦੀ ਸਥਾਪਨਾ ਕੀਤੀ ਗਈ ਹੈ ਵੀ ਤਾਂ ਕਿ ਸਾਰੀਆਂ ਨੂੰ ਬੰਦਾ ਜਿਵੇਂ ਹੁਣ ਕੋਈ ਕਿਆ ਕਰਦਾ ਕੋਈ ਜਿਵੇਂ ਹੁਣ ਨੈਣਾ ਦੇਵੀ ਆਲੇ ਮਾਤਾ ਦੇ ਮੰਦਿਰ ਵਿੱਚ ਕੋਈ ਅਲੱਗ ਤੋਂ ਜਾਂਦਾ ਹੈ ਕਾਲੀ ਮਾਤਾ ਦੇ ਮੰਦਿਰ ਵਿੱਚ ਕੋਈ ਅਲੱਗ ਤੋਂ ਜਾਂਦਾ ਹੈ ਇੱਕ ਜਗ੍ਹਾ ਹੀ ਸਥਾਪਨਾ ਕਰ ਦਿੱਤੀ ਗਈ ਹੈ ਸਾਰਿਆਂ ਦੀ ਨੈਣਾ ਵਾਲੀ ਮਾਤਾ ਦਾ ਜਿਹੜਾ ਮੰਦਿਰ ਹੈਗਾ ਕੀ ਉੱਥੇ ਮਤਲਬ ਉਹਨਾ ਦੇ ਨੈਣ ਗਿਰੇ ਸੀ ਮਤਲਬ

ਉਹ ਤਾਂ ਨੈਣਾ ਦੇਵੀ ਮਾਤਾ ਦਾ ਮੰਦਿਰ ਰੱਖਿਆ ਗਿਆ ਸੀ ਉਹਨਾ ਦੇ ਜਿਹੜੀ ਸਤੀ ਮਾਤਾ ਸੀਗੀ

ਜਿਵੇਂ ਤੁਹਾਨੂੰ ਜਿਵੇਂ ਆਪਣੀ ਹੈਗੀ ਹੈ ਗਾਥਾ ਤੇ ਆਪਣੇ ਪਿਤਾ ਨਾਲ ਲੜ ਕੇ ਉਹਦੇ ਤੇ ਅਮ ਕੁੰਡ ਵਿੱਚ ਗਿਰ ਗਈ ਸੀ ਭਸਮ ਹੋਗੀ ਸੀ ਉਦੋਂ ਉਹਨਾ ਦੇ ਨੈਣ

ਅੱਛਾ ਸਤੀ ਮਾਤਾ ਉੱਥੇ ਭਸਮ ਹੋਗੀ ਸੀ

ਠੀਕ ਹੈ ਅੱਛਾ ਉਹਨਾ ਦੇ ਨੈਣ ਉੱਥੇ ਗਿਰ ਗਏ ਸੀ ਨੈਣ ਫ਼ੇਰ ਜਿੱਥੇ ਨੈਣ ਗਿਰੇ ਉੱਥੇ ਨੈਣਾ ਦੇਵੀ ਮਾਤਾ ਬਣ ਗਈ ਹੈ

ਜਿੱਥੇ ਜੋ ਜੋ ਅੰਗ ਬਣਿਆ

ਤੇ ਬਾਕੀ ਤੁਹਾਨੂੰ ਜਿਹੜੇ ਆਪਣੇ ਸ਼ਿਵ ਜੀ ਦਾ ਮੰਦਿਰ ਹੈਗਾ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਵੀ ਤੁਸੀਂ ਦਸ ਰਹੇ ਸੀ ਸ਼ਿਵ ਜੀ ਮੰਦਿਰ ਹੈਗਾ ਉੱਥੇ ਸੋਮਵਾਰ ਨੂੰ ਹੀ ਜਲ ਚੜਾਇਆ ਜਾਂਦਾ ਜਾਂ every day ਮਤਲਬ ਹਰ ਇੱਕ ਦਿਨ ਚੜਾਇਆ ਜਾਂਦਾ ਸੋਮਵਾਰ ਨੂੰ ਸ਼ਰਧਾਲੂ ਜਿਆਦਾਤਰ ਦਿਖਣ ਨੂੰ ਮਿਲਦੇ ਨੇ ਜਿਵੇਂ ਮੰਦਿਰ ਦੇ ਅੰਦਰ

ਲੱਗਦਾ ਨੀ ਹੈਗਾ ਦੁਪਹਿਰ ਤੋਂ ਪਹਿਲਾਂ ਪਹਿਲਾਂ ਜਲ ਚੜਾਉਣਾ ਚਾਹੀਦਾ

ਸਕਤੀ ਬਾਕੀ ਜਿਹੜੀ ਆਪਾਂ ਸੋਲਾਂ ਸੋਮਵਾਰ ਦੀ ਗੱਲ ਕਰ ਰਹੇ ਸੀ ਉਹਦੇ ਵਿੱਚ ਜਿਵੇਂ ਆਪਾਂ ਕਹਿ ਰਹੇ ਸੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੋਲਾਂ ਸੋਲਾਂ ਹੀ ਰੱਖੀਆਂ ਜਾਂਦੀਆਂ ਨੇ

ਕੀ ਉਹਦੇ ਵਿੱਚ ਮਤਲਬ ਸਾਡੇ ਤਾਂ ਜਦੋਂ ਅਸੀਂ ਵਰਤ ਦਾ open ਕਰਦੇ ਹਾਂ ਜਿਵੇਂ ਸ਼ਿਵ ਜੀ ਦਾ ਲੰਗੋਟਾ ਅੱਗੋਂ ਚੁੰਨੀ ਉਹਨਾ ਦੀ ਪਾਰਵਤੀ ਮਾਤਾ ਦੀ

ਨਾ ਸ਼ਿੰਗਾਰ ਵਗੈਰਾ ਸਾਰਾ ਕੁੱਝ ਅਸੀਂ ਉਹ ਵੀ ਲੈਂਨੇ ਆਂ

ਅੱਛਾ ਤੇ ਉਹਦੇ ਵਿੱਚ ਮਤਲਬ ਜਿਹੜੀ ਸਮੱਗਰੀ ਹੈਗੀ ਹੈ ਫ਼ੇਰ ਉਹ ਅਰਪਨ ਕੀਤੀ ਜਾਂਦੀ ਹੈਗੀ ਏ ਹਾਂਜੀ ਜਿਵੇਂ ਜਿਵੇਂ ਵਿਧਾਨ ਹੁੰਦਾ

ਠੀਕ ਹੈ ਤੇ ਉਹਦੇ ਵਿੱਚ ਨਾ ਜਿਵੇਂ ਆਪਾਂ ਸ਼ਿਵ ਜੀ ਦੀ ਪੂਜਾ ਕਰਦੇ ਆ ਉਸ ਤੋਂ ਬਾਅਦ ਤੇ ਫ਼ੇਰ ਤੁਸੀਂ ਸੋਲਾਂ ਸੋਮਵਾਰ ਦਾ ਜਿਹੜਾ ਵਰਤ ਰੱਖਦੇ ਉਹਦੇ ਵਿੱਚ ਕੀ ਖਾਂਦੇ ਓ ਤੁਸੀਂ ਉਹਦੇ ਵਿੱਚ ਜਿਵੇਂ ਆਪਣੇ ਆਲੂ ਬਣਾ ਜਿਹੜਾ ਤਾਂ ਸ਼ਿਵਰਾਤਰੀ ਦਾ ਵਰਤ ਹੈ ਉਹਦੇ ਵਿੱਚ ਤਾਂ ਆਲੂ ਬਣਾ ਕੇ ਖਾ ਲੈਂਦੇ ਹਾਂ ਦਿਨ ਚ ਫ਼ੇਰ fruit ਖਾ ਲੈਂਨੇ ਆ

ਤੇ ਉਹਦੇ ਵਿੱਚ ਮਤਲਬ ਨਮਕ ਵਗੈਰਾ ਪਾਉਂਦੇ ਹੋ ਨਮਕ ਵਗੈਰਾ ਪਾ ਲੈਂਦੇ ਹਾਂ ਪਰ ਜਿਹੜੇ ਸੋਲਾਂ ਸੋਮਵਾਰ ਦੇ ਵਰਤ ਆ

ਤੁਸੀਂ ਇੱਕ time ਅੰਨ ਖਾ ਸਕਦੇ ਹਾਂ ਜਿਹੜੇ ਵਿੱਚ ਆਪਾਂ ਚੀਨੀ ਵਾਲਾ ਪਰਾਂਠਾ ਕੁੱਛ ਵੀ ਬਣਾ ਕੇ ਖਾ ਸਕਦੇ ਹਾਂ ਅਸੀਂ ਤਾਂ ਮਤਲਬ ਜਿਹੜਾ ਸੋਲਾਂ ਸੋਮਵਾਰ ਦਾ ਜਿਹੜਾ ਵਰਤ ਹੈਗਾ ਅਸੀਂ ਨਮਕ ਤੋਂ ਬਿਨਾ ਹੀ ਕਰਦੇ ਹਾਂ ਅਸੀਂ ਵੀ ਪਰ ਉਹਦੇ ਵਿੱਚ ਪਤਾ ਕੀ ਹੈਗਾ ਜਿਵੇਂ ਆਲੂ ਨੇ ਅਸੀਂ ਜਰੂਰੀ ਨੀ ਕੇ ਨਮਕ ਤਾਂ ਚਲੋ ਆਪਾਂ ਖਾਣਾ ਨੀ ਚਿੰਨੀ ਵਾਲੇ ਬਣਨਗੇ ਆਲੂ ਆਲੂ ਦੇ ਵਿੱਚ ਅਸੀਂ ਕੱਲੀ ਲਾਲ ਮਿਰਚ ਦਾ ਪ੍ਰਯੋਗ ਕਰਦੇ ਹੈਗੇ ਹਾਂ ਜਿਵੇਂ ਅਸੀਂ ਦਹੀ ਤੇ ਟਮਾਟਰ ਦੀ ਵੀ ਸਬਜੀ ਜਿਹੜੀ ਹੈਗੀ ਹੈ ਆਪਾਂ ਬਿਨਾ ਨਮਕ ਤੋਂ ਉਹਦੇ ਚ ਮਤਲਬ ਫਰਕ ਪੈਂਦਾ ਵੀ taste ਜਿਹੜਾ ਨਮਕ ਦਾ ਮਹਿਸੂਸ ਹੁੰਦਾ ਵੀ ਨਮਕ ਹੈ ਕੇ ਨਹੀਂ ਹੈਗਾ ਅਸੀਂ ਇੱਦਾਂ ਮਤਲਬ ਬਣਾ ਲੈਂਦੇ ਹਾਂ ਜਾਂ ਚਿੰਨੀ ਦੇ ਪਰੋਂਠੇ ਬਣਾ ਲੈਂਦੇ ਹਾਂ ਜਿਵੇਂ ਤੁਸੀਂ ਕਿਹ ਰਹੇ ਹੈਗੇ ਹੋ ਤੇ ਉਸਤੋਂ ਬਾਅਦ ਫ਼ੇਰ ਅਸੀਂ ਅੱਗੇ ਦੀ ਉਹ ਕਰਦੇ ਹੁਣੇ ਆਂ ਮਤਲਬ ਇਹਨੂੰ continue ਰੱਖਦੇ ਹਾਂ ਸੋਲਾਂ ਸੋਮਵਾਰ ਦੇ ਵਿੱਚ ਜੇ ਜਿਹੜਾ ਕਾਲੀ ਮਾਤਾ ਦਾ ਮੰਦਿਰ ਹੈਗਾ ਪਟਿਆਲੇ ਤੁਸੀਂ ਗਏ ਓ ਹਾਂਜੀ ਉੱਥੇ ਮੈਂ ਇੱਕ ਵਾਰ ਗਈ ਹਾਂ ਕਾਲੀ ਮਾਤਾ ਦੇ ਮੰਦਰ ਵਿੱਚ ਸ਼ਰਾਬ ਦੀ ਬੋਤਲ ਚੜਦੀ ਹੈ ਮਤਲਬ ਉੱਥੋਂ ਦਾ ਭੋਗ ਲੱਗਦਾ ਵੀ ਸ਼ਰਾਬ ਅਰਪਨ ਕੀਤੀ ਜਾਂਦੀ ਹੈ ਕਾਲੀ ਮਾਤਾ ਨੂੰ ਅੱਛਾ ਤੁਸੀਂ ਵੀ ਕੀਤੀ ਸੀ ਇਹ ਚੜਾਈ ਸੀ ਮਤਲਬ ਨਹੀਂ ਨਹੀਂ ਅਸੀਂ ਨੀ ਅਸੀਂ ਵੈਸੇ ਹੀ ਮੱਥਾ ਟੇਕਣ ਗਏ ਸੀ

ਮੇਰੀ ਵੀ ਇੱਕ friend ਹੈਗੀ ਏ ਜਿਹੜੀ ਕੀ ਕਾਲੀ ਮਾਤਾ ਮੰਦਿਰ ਬਾਰੇ ਮੈਨੂੰ ਦੱਸ ਰਹੇ ਸੀ ਉਹਨਾ ਨੇ ਵੀ ਮੈਨੂੰ ਇਹੀ ਦੱਸਿਆ ਸੀ ਕੀ ਜਿਹੜੀ ਸ਼ਰਾਬ ਦੀ ਬੋਤਲ ਜਦੋਂ ਉਹ ਸਵੇਰੇ ਉੱਠਦੇ ਨੇ ਜਿਹੜੇ ਪੰਡਿਤ ਹੁੰਦੇ ਨੇ ਉੱਥੇ ਰਹਿੰਦੇ ਨੇ

ਦੰਦਰਾਸਾ ਜਿਹਨੂੰ ਆਪਾਂ ਜਿਹਨੂੰ ਕਹਿੰਦੇ ਹੈਗੇ ਆਂ brush ਕਰਨਾ ਜਿਵੇਂ ਆਪਾਂ ਹਰੀ ਦਾਤਣ ਰੱਖਦੇ ਨਾ ਸਵੇਰੇ ਜਦੋਂ ਉਹ ਉੱਠਦੇ ਨੇ ਨਾ ਗੜਵੀ ਵਾਲਾ ਪਾਣੀ ਖਾਲੀ ਹੁੰਦਾ ਜਿਹੜੀ ਦਾਤਣ ਹੈਗੀ ਆ ਉਹ ਚੱਬੀ ਵੀ ਹੁੰਦੀ ਹੈਗੀ ਏ ਮਤਲਬ ਉਹ ਜਿਹੜੇ ਭਗਤ ਨੇ ਸ਼ਰਧਾਲੂ ਨੇ ਉਹਨਾ ਦਾ ਕਹਿਣਾ ਹੈ ਕੇ ਕਾਲੀ ਮਾਤਾ ਜੀ ਇਹ ਖੁਦ ਕਰ ਜਾਂਦੇ ਨੇ ਆਪ ਆ ਕੇ ਬਾਕੀ ਹਿੰਦੂ ਧਰਮ ਦੇ ਵਿੱਚ ਚਮਤਕਾਰ ਤੇ ਬਹੁਤ ਹੋਏ ਨੇ ਹੁਣ ਅਲੱਗ ਅਲੱਗ ਮੰਦਰ ਨੇ ਸ਼ਿਵ ਮੰਦਰ ਹੈ ਆਪਣਾ ਹਰ ਤਰ੍ਹਾਂ ਦੇ ਮੰਦਰ ਬਣਦੇ ਨੇ ਪਰ ਇਹਨਾ ਵਿੱਚੋਂ ਖਾਸ ਸਾਡੇ ਮਤਲਬ ਮੈਂ ਮੇਰੇ ਜੋ ਅਹ ਨਾਨਕੇ ਨੇ ਉੱਥੇ ਇੱਦਾਂ ਏ ਵੀ ਗੁਰੂਦੁਆਰਾ ਸਾਹਿਬ ਦੇ ਨਾਲ ਹੀ ਹਨੁਮਾਨ ਜੀ ਦਾ ਮੰਦਿਰ ਹੈ ਇੱਕ ਜਗ੍ਹਾ ਤੇ ਇੱਕ ਇੱਕ ਕਮਰੇ ਦੇ ਅੰਦਰ ਹੀ ਵੀ

ਉੱਥੇ ਇੱਕ ਜਗ੍ਹਾ ਤੇ ਮਹਾਰਾਜ ਦਾ ਸਰੂਪ ਪਿਆ ਤੇ ਸਾਇਡ ਤੇ ਦੀਵਾਰ ਦੇ ਵਿੱਚ ਹਨੁਮਾਨ ਜੀ ਦੀ ਮੂਰਤੀ ਹੈ ਜਦੋਂ ਮੰਦਿਰ ਗੁਰੂਦੁਆਰਾ ਸਾਹਿਬ ਵਾਲੇ ਪਰਦਾ ਵੀ ਕਰ ਦਿੰਦੇ ਆ ਅੱਛਾ ਤੇ ਜਿਹੜਾ ਹਨੁਮਾਨ ਦਾ ਜਿਹੜੀ ਉੱਥੇ ਮੂਰਤੀ ਪਈ ਹੈਗੀ ਏ ਕੀ ਉੱਥੇ ਹਨੁਮਾਨ ਜੀ ਦੀ ਮੂਰਤੀ ਅੱਗੇ ladies ਜਿਹੜੀਆਂ ਨੇ ਉਹ ਜਾਂਦੀਆਂ ਨੇ ਮੱਥਾ ਟੇਕਣ ਹਾਂਜੀ ਸੰਧੂਰ ਵਗੈਰਾ ਚੜਾਉਦੀਆਂ ਨੇ ਸਭ ਕੁੱਛ ਮੱਥਾ ਟੇਕਦੀਆਂ ਨੇ ਮਤਲਬ ਮੈਂ ਤਾਂ ਇਹ ਸੁਣਿਆ ਹੈਗਾ ਵੀ ਜਿਹੜੀ ladies ਨੇ ਹਨੁਮਾਨ ਜੀ ਮਤਲਬ ਭਗਤ ਸੀ ਉਹਨਾ ਦੇ ਸੇਵਕ ਸੀ ਰਾਮ ਜੀ ਦੇ ਤਾਂ ਉਹ ladies ਨੂੰ ਆਪਣੇ ਤੋਂ ਦੁਰ ਰੱਖਦੇ ਸੀ

ਉਹ ਬ੍ਰਹਮਚਾਰੀ ਵੀ ਅਹ ਇਸਤਰੀ ਮੋਹ ਦੇ ਅੰਦਰ ਨਹੀਂ ਸੀ ਉਹ ਅਮ ਇੱਦਾਂ ਹੈ ਵੀ ਦੇਖੋ ਭਗਵਾਨ ਹੈ ਮੰਨਣ ਲਈ ਤਾਂ ਇਨਸਾਨ ਕੋਈ ਵੀ ਮੰਨ ਸਕਦਾ ਜਿਵੇਂ ਤੁਸੀਂ ਕਹਿ ਰਹੇ ਹੋ ਸਾਡੇ ਤਾਂ ladies ਉੱਥੇ ਸੰਧੂਰ ਚੜਾਉਦੀਆਂ ਨੇ ਪਰ ਸਾਡੇ ਇੱਥੇ ਜਿਹੜਾ ਹਨੁਮਾਨ ਜੀ ਦਾ ਮੰਦਿਰ ਹੈਗਾ ਉੱਥੇ ਤਾਂ ਸਾਨੂੰ ਮਤਲਬ ਪੰਡਿਤ ਜੀ ਮੱਥਾ ਟੇਕਣ ਹੀ ਨੀ ਦਿੰਦੇ ਚਰਨ ਤਾਂ ਬੜੀ ਦੁਰ ਰਹਿਗੇ ਸ਼ੁਹਨੁ ਜਿਵੇਂ ਮੰਦਿਰ ਹੈਗਾ ਬਾਹਰੋਂ ਬਾਹਰੋਂ ਬੱਸ ਅਸੀਂ ਹੱਥ ਜੋੜ ਦਿੰਨੇ ਹਾਂ other wise ਮੱਥਾ ਨੀ ਟੇਕਣ ਦਿੰਦੇ ਸਾਨੂੰ ਅੰਦਰ ਜਾ ਕੇ ਮੈਂ ਨਾ ਉੱਥੇ first time ਦੇਖਿਆ ਸੀ ਜਦੋਂ ਮੈਂ ਉੱਥੇ ਮੱਥਾ ਟੇਕਣ ਗਈ ਹਾਂ ਗੁਰੂ ਗੁਰੂਦਵਾਰਾ ਸਾਹਿਬ ਤਾਂ ਉੱਥੇ ਕਹਿੰਦੇ ਵੀ ਮੈਂ ਜਦੋਂ ਹਨੁਮਾਨ ਜੀ ਦੀ ਮੂਰਤੀ ਦੇਖੀ ਤਾਂ ਮੈਨੂੰ ਬੜਾ ਅਜੀਬ ਜਾ feel ਹੋਇਆ ਵੀ ਇਹ ਗੁਰੂਦਵਾਰਾ ਸਾਹਿਬ ਦੇ ਵਿੱਚ ਹੀ ਮੰਦਿਰ ਕਿਵੇਂ ਬਣਿਆ ਹੋਇਆ ਤੇ ਕਹਿੰਦੇ ਵੀ ਜੇ ਅਗਰ ਅਸੀਂ ਪੜਦਾ ਕਰ ਦਿੰਨੇ ਹਾਂ ਹਨੁਮਾਨ ਜੀ ਆਪਣੇ ਆਪ ਬੋਲਪੇ ਸੀ ਮੇਰੀ ਵੀ ਇੱਥੇ ਸਥਾਪਨਾ ਹੈ

ਮਗਰ ਹਨੁਮਾਨ ਜੀ ਦਾ ਉੱਥੇ ਇੱਕ ਵਿਰਾਟ ਸਵਰੂਪ ਹੈਗਾ ਉਹਨਾ ਦਾ

ਉਹ ਜਿਹੜਾ ਉਸ਼ਾ ਮਾਤਾ ਜਿਦਾ ਮੰਦਿਰ ਹੈਗਾ ਉਹ ਆਪਣਾ ਮੰਦਿਰ ਦੇ ਵਿੱਚ ਨਾ ਉਸ਼ਾ ਮਾਤਾ ਜੀ ਖੁਦ ਇੱਥੇ ਵਿਰਾਜਮਾਨ ਹੋਏ ਸੀ ਤੇ ਉਹਨਾ ਨੇ ਇੱਥੇ ਜਾਗਰਣ ਕਨੇ ਸ਼ੁਰੂ ਕਿਤੇ ਸੀ ਉਸ਼ਾ ਮਾਤਾ ਜੀ ਨੇ ਜਾਗਰਣ ਮਤਲਬ ਸਾਰੀ ਰਤ ਦਾ ਜਗਰਾਤਾ ਕੀਤਾ ਸੀ

ਉਸ਼ਾ ਮਾਤਾ ਜੀ ਦੀ family ਦਾ ਕਿੱਥੋਂ ਕਿਆ ਮਤਲਬ ਕਿੱਥੋਂ ਆਏ ਆ ਇਹ ਕਿੱਥੇ ਰਹਿੰਦੇ ਸੀਗੇ ਕਿਵੇਂ ਸੀਗਾ ਇਹ ਆਗਰੇ ਵਾਲੇ ਮਾਤਾ ਸੀ ਇਹਨਾ ਨੂੰ ਕਿਹਾ ਜਾਂਦਾ ਸੀ ਕੀ ਮਾਤਾ ਜੀ ਜਿਹੜੇ ਨੇ ਆਗਰੇ ਤੋਂ ਆਏ ਨੇ ਇਹਨਾ ਦਾ ਮਤਲਬ ਨਾਮ ਨੀ ਇਹਨਾ ਨੂੰ ਆਗਰੇ ਵਾਲੀ ਮਾਤਾ ਕਿਹਾ ਜਾਂਦਾ ਸੀ ਉਸ਼ਾ ਮਾਤਾ ਜੀ ਆਗਰੇ ਵਾਲੇ ਮਾਤਾ ਜੀ ਛਾਂਵਾਂ ਸੀ ਛਾਂ ਜੈ ਜੈ ਮਾਂ ਤੇ ਇਹਦੇ ਵਿੱਚ ਇਹ ਸੀ ਜਿਹੜਾ ਅਸਲੀ ਮੰਦਿਰ ਜਿਹੜਾ ਸੀ ਇੱਕ ਆਗਰੇ ਵਿੱਚ ਸੀ ਇੱਕ ਆਪਣਾ ਪਟਿਆਲਾ ਦੇ ਵਿੱਚ ਹੈ ਜੋ ਕੀ ਛੋਟਾ ਮੰਦਿਰ ਹੈ ਪਟਿਆਲੇ ਦੇ ਵਿੱਚ but ਜਿਹੜਾ ਬਸੀ ਦੇ ਵਿੱਚ ਹੈਗਾ ਬਹੁਤ ਬੜਾ ਮੰਦਿਰ ਹੈਗਾ ਤੇ ਉਸ਼ਾ ਮਾਤਾ ਜੀ ਤੋਂ ਸੱਤ ਅੱਠ ਸਾਲ ਪਹਿਲਾਂ ਜਿਹੜੇ ਨੇ ਉਹ ਬ੍ਰਹਮ ਲੀਨ ਹੋਗੇ ਸੀ ਉੱਥੇ ਮਤਲਬ ਉਹਨਾ ਦਾ ਜੱਗ ਵਗੈਰਾ ਕੀਤਾ ਜਾਂਦਾ

ਨਹੀਂ ਨਹੀਂ ਮੰਦਿਰ ਦੇ ਵਿੱਚ ਹੀ ਉਹਨਾ ਦੀ ਸਮਾਧੀ ਬਣਾਈ ਗਈ ਸੀ ਜਿਵੇਂ ਕੋਈ ਵੀ ਇਨਸਾਨ ਅਗਰ ਕੋਈ ਬ੍ਰਹਮ ਲੀਨ ਹੁੰਦਾ death ਹੋ ਜਾਂਦੀ ਆ ਉਹਦੀ ਜਿਵੇਂ ਆਪਾਂ ਆਮ ਇਨਸਾਨ ਲਈ ਕਹਿ ਦਿੰਦੇ ਹਾਂ ਤਾਂ ਉਹਨਾ ਦੀ death ਨੂੰ ਅਸੀਂ ਇਹ ਕਹਿ ਸਕਦੇ ਹਾਂ ਕੇ ਜਿਹੜੇ ਗੁਰੂ ਹੁੰਦੇ ਨੇ ਗੁਰੂ ਪੀਰ ਪੈਗੰਬਰ ਉਹਨਾ ਨੂੰ ਆਪਾਂ ਇਹ ਕਹਿੰਦੇ ਹਾਂ ਬ੍ਰਹਮ ਲੀਨ ਹੋਏ ਉਹਨਾ ਦੀ ਸਮਾਧੀ ਉਸ ਮੰਦਿਰ ਵਿੱਚ ਬਣੀ ਵੀ ਹੈਗੀ ਹੈ ਅੱਜ ਵੀ ਉਹਨਾ ਨੂੰ ਉੱਥੇ ਨਮਸ਼ਕਾਰ ਹੁੰਦੀ ਹੈ ਜਿਵੇਂ ਕੇ ਨਵਰਾਤਰਿਆਂ ਦੇ ਵਿੱਚ ਤੁਸੀਂ ਵੀ ਨਵਰਾਤਰੇ ਤਾਂ ਰੱਖਦੇ ਹੋਣੇ ਜਾਂ family ਚ ਕੋਈ ਰੱਖਦਾ ਹੋਣਾ ਹਾਂਜੀ ਮੇਰੀ family ਚ ਰੱਖਦੇ ਨੇ but ਮੈਂ ਕਦੇ ਨਵਰਾਤਰੇ ਰੱਖੇ ਨੀ ਜਿਵੇਂ ਮਤਲਬ ਅੱਠ ਨਵਰਾਤਰੇ ਹੁੰਦੇ ਨੇ ਨਾ ਤੇ ਉਹਦੇ ਵਿੱਚ ਕੰਜਕਾਂ ਵੀ ਬਠਾਈਆਂ ਜਾਂਦੀਆਂ ਨੇ ਅਸ਼ਟਮੀ ਤੇ

ਹਾਂਜੀ ਕੰਜਕਾਂ ਆਪਣਾ ਅਮ ਘਰੇ ਘਰੇ ਜਾ ਕੇ ਸੁਨੇਹੇ ਦਿੱਤੇ ਜਾਂਦੇ ਵੀ ਆਓ ਕੰਜਕਾਂ ਬਠਾਉਨੀਆਂ ਨੇ ਮਾਤਾ ਰਾਣੀ ਦਾ ਪੂਜਨ ਕਰਨਾ ਹੈ

ਉਹਨਾ ਨੂੰ ਸੁੰਦਰ ਚੁਨਰੀਆਂ ਪਹਿਨਾਇਆ ਚੁਨਰੀਆਂ ਮਤਲਬ ਚੁੰਨੀਆ ਦਿੱਤੀਆਂ ਜਾਂਦੀਆਂ ਵਧੀਆ ਵਧੀਆ ਕੱਲੀਆਂ ਚੁੰਨੀਆਂ ਹੀ ਕੇ ਕੁੱਝ ਹੋਰ ਵੀ ਸ਼ਿੰਗਾਰ

ਸ਼ਿੰਗਾਰ ਵੀ ਹੁੰਦਾ ਪੂਰੀ kit ਬਣਾਉਂਦੇ ਆ ਜਿਵੇਂ ਉਹਨਾ ਨੂੰ ਖਾਣਾ ਛੋਲੇ ਪੂਰੀਆਂ ਘੜਾ ਵਗੈਰਾ ਸਾਰਾ ਤਿਆਰ ਕੀਤਾ ਜਾਂਦਾ ਮਾਤਾ ਜੀ ਦਾ ਭੋਗ ਲਗਾਇਆ ਜਾਂਦਾ ਮਾਤਾ ਨੂੰ ਫ਼ੇਰ ਸਾਡੇ ਵੀ ਏਵੇਂ ਹੈਗਾ ਅਸੀਂ ਵੀ ਏਵੇਂ ਭੋਗ ਲਗਾਉਂਦੇ ਹਾਂ ਉਸ ਤੋਂ ਇਲਾਵਾ ਆਪਣੇ ਕੰਜਕਾਂ ਨੂੰ ਮਤਲਬ ਜਿਵੇਂ ਚਰਨ ਧੋਣੇ ਹਾਂ

ਉਹ ਕੰਜਕਾਂ ਦੀ ਤਾਂ ਉਹ ਆਪਾਂ ਨੂੰ blessing ਦਿੰਦੇ ਨੇ ਆਪਣੀ ਮਨੋਕਾਮਨਾ ਪੂਰੀ ਹੁੰਦੀ ਆ ਇੱਕ ਮਾਂ ਦੇ ਰੂਪ ਵਿੱਚ ਪੁਜਿਆ ਜਾਂਦਾ ਉਹਨਾ ਨੂੰ ਉਸ ਦਿਨ ਤੁਹਾਡੇ ਉੱਥੇ ਵੀ ਏਵੇਂ ਕਰਦੇ ਆ ਕੰਜਕਾਂ ਵਗੈਰਾ ਹਾਂਜੀ ਹਾਂਜੀ ਕੰਜਕਾਂ ਪੂਜਨ ਕੀਤਾ ਜਾਂਦਾ ਹੈ ਵੀ ਮਤਲਬ ਪੂਰੀ ਵਿਧੀ ਵਿਧਾਨ ਨਾਲ

ਮਤਲਬ ਜਿੰਨੇ ਵੀ ਬੱਚੇ ਆਗੇ ਸਾਡੇ ਵੀ ਏਵੇਂ ਆ ਪੰਜ ਸੱਤ ਨੋ ਜੋ ਵੀ ਹੈ ਤੇ ਉਹਦੇ ਵਿੱਚ ਸਾਡੇ ਤਾਂ ਏਂ ਹੁੰਦੇ ਵੀ ਨਾਲ ਇੱਕ ਨੋਕੜਾ ਵੀ ਬਠਾਇਆ ਜਾਂਦਾ ਜਵੇਂ ਕੀ ਇੱਕ ਮੁੰਡਾ ਜਿਹੜਾ ਹੈਗਾ ਹਨੁਮਾਨ ਦਾ ਰੂਪ ਹੁੰਦਾ ਜਿਹੜਾ ਉਹ

ਮਾਡ ਦੇ ਸਿਨ ਚੀਨ ਪਲਾਨ ਹਾਰ ਤੇ ਸਰਬ ਸ਼ਕਤੀਮਨੀ ਹੋਣ ਦਾ ਸਿਧਾਂਤ ਬੇਬੁਨਿਆਦ ਹੈ ਮੈ ਇਸ ਵਿਸ਼ੇ ਵਾਰੇ ਆਪਣੇ ਦੋਸਨਾ ਨਾਲ ਬਹਾਸ ਕਰਨੀ ਸ਼ੁਰੂ ਕਰ ਦਿਤੀ ਮੈ ਐਲਾਨੀਆਂ ਨਾਸਤਕ ਹੋ ਚੁੱਕਿਆ ਸੀ ਨਾਸਤਕ ਹੋਣ ਦਾ ਅਰਥ ਮੈ ਹੇਠਾਂ ਬਿਆਨ ਕਰਦਾ ਹਾਂ